ਸਾਥੀਓ ਕਿਸੇ ਸੁਤੰਤਰਤਾ ਸੈਨਾਨੀ ਦੀ ਸੰਘਰਸ਼ ਗਾਥਾ ਹੋਵੇ ਕਿਸੇ ਸਥਾਨ ਦਾ ਇਤਿਹਾਸ ਹੋਵੇ ਦੇਸ਼ ਦੀ ਕੋਈ ਸੱਭਿਆਚਾਰਕ ਕਹਾਣੀ ਹੋਵੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਤੁਸੀਂ ਉਸ ਨੂੰ ਦੇਸ਼ ਦੇ ਸਾਹਮਣੇ ਲਿਆ ਸਕਦੇ ਹੋ ਦੇਸ਼ ਵਾਸੀਆਂ ਨੂੰ ਉਸ ਨਾਲ ਜੋੜਨ ਦਾ ਮਾਧਿਅਮ ਬਣ ਸਕਦੇ ਹੋ ਤੁਸੀਂ ਵੇਖੋਗੇ ਵੇਖਦਿਆਂ ਹੀ ਵੇਖਦਿਆਂ ਅੰਮ੍ਰਿਤ ਮਹੋਤਸਵ ਅਜਿਹੇ ਕਿੰਨੇ ਹੀ ਪ੍ਰੇਰਣਾਦਾਇਕ ਅੰਮ੍ਰਿਤ ਬਿੰਦੂਆਂ ਨਾਲ ਭਰ ਜਾਵੇਗਾ ਅਤੇ ਫਿਰ ਅਜਿਹੀ ਅੰਮ੍ਰਿਤ ਧਾਰਾ ਵਹੇਗੀ ਜੋ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਤੱਕ ਪ੍ਰੇਰਣਾ ਦੇਵੇਗੀ ਦੇਸ਼ ਨੂੰ ਨਵੀਂ ਉਚਾਈ ਤੇ ਲੈ ਜਾਵੇਗੀ ਕੁਝ ਨਾ ਕੁਝ ਕਰਨ ਦਾ ਜਜ਼ਬਾ ਪੈਦਾ ਕਰੇਗੀ ਆਜ਼ਾਦੀ ਦੀ ਲੜਾਈ ਵਿੱਚ ਸਾਡੇ ਸੈਨਾਨੀਆਂ ਨੇ ਕਿੰਨੇ ਹੀ ਕਸ਼ਟ ਇਸ ਲਈ ਸਹੇ ਕਿਉਂਕਿ ਉਹ ਦੇਸ਼ ਲਈ ਤਿਆਗ ਅਤੇ ਬਲਿਦਾਨ ਨੂੰ ਆਪਣਾ ਫ਼ਰਜ਼ ਸਮਝਦੇ ਸਨ ਉਨ੍ਹਾਂ ਦੇ ਤਿਆਗ ਅਤੇ ਬਲਿਦਾਨ ਦੀਆਂ ਅਮਰ ਕਹਾਣੀਆਂ ਹੁਣ ਸਾਨੂੰ ਨਿਰੰਤਰ ਫ਼ਰਜ਼ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਨ ਅਤੇ ਜਿਵੇਂ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ
ਨਿਯਤੰ ਕੁਰੂ ਕਰਮ ਤਵੰ ਕਰਮ ਜਯਾਯੋ ਹਯਕਰਮਣ
नियतं कुरु कर्म त्वं कर्म ज्यायो ह्यकर्मण
ਉਸੇ ਭਾਵ ਦੇ ਨਾਲ ਅਸੀਂ ਸਾਰੇ ਆਪਣੇ ਨਿਯਤ ਫ਼ਰਜ਼ਾਂ ਦਾ ਪੂਰੀ ਨਿਸ਼ਠਾ ਨਾਲ ਪਾਲਣ ਕਰੀਏ ਤੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਮਤਲਬ ਇਹੀ ਹੈ ਕਿ ਅਸੀਂ ਨਵੇਂ ਸੰਕਲਪ ਲਈਏ ਉਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਜੀਅਜਾਨ ਨਾਲ ਜੁੱਟ ਜਾਈਏ ਅਤੇ ਸੰਕਲਪ ਉਹ ਹੋਣ ਜੋ ਸਮਾਜ ਦੀ ਭਲਾਈ ਦੇ ਹੋਣ ਦੇਸ਼ ਦੀ ਭਲਾਈ ਦੇ ਹੋਣ ਭਾਰਤ ਦੇ ਰੌਸ਼ਨ ਭਵਿੱਖ ਦੇ ਲਈ ਹੋਣ ਅਤੇ ਸੰਕਲਪ ਉਹ ਹੋਣ ਜਿਸ ਵਿੱਚ ਮੇਰੀ ਆਪਣੀ ਖੁਦ ਦੀ ਕੁਝ ਨਾ ਕੁਝ ਜ਼ਿੰਮੇਵਾਰੀ ਹੋਵੇ ਮੇਰਾ ਆਪਣਾ ਫਰਜ਼ ਜੁੜਿਆ ਹੋਵੇ ਮੈਨੂੰ ਵਿਸ਼ਵਾਸ ਹੈ ਕਿ ਗੀਤਾ ਨੂੰ ਜਿਊਣ ਦਾ ਇਹ ਸੁਨਹਿਰੀ ਮੌਕਾ ਸਾਡੇ ਲੋਕਾਂ ਦੇ ਕੋਲ ਹੈ

ਮੇਰੇ ਪਿਆਰੇ ਦੇਸ਼ਵਾਸੀਓ ਮੈਂ ਅੱਜ ਇੰਦੌਰ ਦੀ ਰਹਿਣ ਵਾਲੀ ਸੌਮਿਯਾ ਜੀ ਦਾ ਧੰਨਵਾਦ ਕਰਨਾ ਹੈ ਉਨ੍ਹਾਂ ਨੇ ਇਕ ਵਿਸ਼ੇ ਵੱਲ ਮੇਰਾ ਧਿਆਨ ਦਿਵਾਇਆ ਹੈ ਅਤੇ ਇਸ ਦਾ ਜ਼ਿਕਰ ਮਨ ਕੀ ਬਾਤ ਵਿੱਚ ਕਰਨ ਲਈ ਕਿਹਾ ਹੈ ਇਹ ਵਿਸ਼ਾ ਹੈ ਭਾਰਤੀ ਕ੍ਰਿਕਟਰ ਮਿਤਾਲੀ ਰਾਜ ਜੀ ਦਾ ਨਵਾਂ ਰਿਕਾਰਡ ਮਿਤਾਲੀ ਜੀ ਹੁਣੇ ਜਿਹੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ 10 ਹਜ਼ਾਰ ਰਨ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ ਹੈ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਬਹੁਤਬਹੁਤ ਵਧਾਈ ਓਨੇ ਡੇਅ ਇੰਟਰਨੈਸ਼ਨਲਜ਼ ਵਿੱਚ 7 ਹਜ਼ਾਰ ਰਨ ਬਣਾਉਣ ਵਾਲੀ ਵੀ ਉਹ ਇਕੱਲੀ ਅੰਤਰਰਾਸ਼ਟਰੀ ਮਹਿਲਾ ਖਿਡਾਰੀ ਹੈ ਮਹਿਲਾ ਕ੍ਰਿਕੇਟ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਸ਼ਾਨਦਾਰ ਹੈ ਦੋ ਦਹਾਕਿਆਂ ਤੋਂ ਜ਼ਿਆਦਾ ਦੇ ਕੈਰੀਅਰ ਵਿੱਚ ਮਿਤਾਲੀ ਰਾਜ ਜੀ ਨੇ ਹਜ਼ਾਰਾਂਲੱਖਾਂ ਨੂੰ ਪ੍ਰੇਰਿਤ ਕੀਤਾ ਹੈ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਫਲਤਾ ਦੀ ਕਹਾਣੀ ਨਾ ਸਿਰਫ ਮਹਿਲਾ ਕ੍ਰਿਕੇਟਰਾਂ ਲਈ ਸਗੋਂ ਪੁਰਸ਼ ਕ੍ਰਿਕੇਟਰਾਂ ਦੇ ਲਈ ਵੀ ਇਕ ਪ੍ਰੇਰਣਾ ਹੈ
ਸਾਥੀਓ ਇਹ ਦਿਲਚਸਪ ਹੈ ਇਸੇ ਮਾਰਚ ਮਹੀਨੇ ਵਿੱਚ ਜਦੋਂ ਅਸੀਂ ਮਹਿਲਾ ਦਿਵਸ ਸੈਲੀਬ੍ਰੇਟ ਕਰ ਰਹੇ ਸੀ ਤਾਂ ਕਈ ਮਹਿਲਾ ਖਿਡਾਰੀਆਂ ਨੇ ਮੈਡਲਜ਼ ਅਤੇ ਰਿਕਾਰਡਜ਼ ਆਪਣੇ ਨਾਮ ਕੀਤੇ ਹਨ ਦਿੱਲੀ ਵਿੱਚ ਆਯੋਜਿਤ ਸ਼ੂਟਿੰਗ ਵਿੱਚ ਆਈਐਸਐਸਐਫ ਵਰਲਡ ਕੱਪ ਵਿੱਚ ਭਾਰਤ ਸਿਖ਼ਰ ਤੇ ਰਿਹਾ ਗੋਲਡ ਮੈਡਲ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਭਾਰਤ ਨੇ ਬਾਜ਼ੀ ਮਾਰੀ ਇਹ ਭਾਰਤ ਦੇ ਮਹਿਲਾ ਅਤੇ ਪੁਰਸ਼ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ ਇਸੇ ਦੌਰਾਨ ਪੀ
ਸਿੰਧੂ ਜੀ ਨੇ ਬੀਡਬਲਿਊਐਫ ਸਵਿਸ ਓਪਨ ਸੁਪਰ 300 ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਅੱਜ ਐਡੂਕੇਸ਼ਨ ਤੋਂ ਲੈ ਕੇ ਐਂਟਰਪ੍ਰੀਨਿਓਰਸ਼ਿਪ ਤੱਕ ਆਰਮਡ ਫੋਰਸਿਸ ਤੋਂ ਲੈ ਕੇ ਸਾਇੰਸ ਟੈਕਨਾਲੋਜੀ ਤੱਕ ਹਰ ਜਗ੍ਹਾ ਦੇਸ਼ ਦੀਆਂ ਬੇਟੀਆਂ ਆਪਣੀ ਵੱਖ ਪਹਿਚਾਣ ਬਣਾ ਰਹੀਆਂ ਹਨ ਮੈਨੂੰ ਖਾਸ ਖੁਸ਼ੀ ਇਸ ਗੱਲ ਦੀ ਹੈ ਕਿ ਬੇਟੀਆਂ ਖੇਡਾਂ ਵਿੱਚ ਆਪਣਾ ਇਕ ਨਵਾਂ ਮੁਕਾਮ ਬਣਾ ਰਹੀਆਂ ਹਨ ਪ੍ਰੋਫੈਸ਼ਨਲ ਚੋਇਸ ਦੇ ਰੂਪ ਵਿੱਚ ਸਪੋਰਟਸ ਇਕ ਪਸੰਦ ਬਣ ਕੇ ਉੱਭਰ ਰਿਹਾ ਹੈ

ਸਾਥੀਓ ਹਨੀ ਬੀ ਫਾਰਮਿੰਗ ਵਿੱਚ ਸਿਰਫ ਸ਼ਹਿਦ ਨਾਲ ਹੀ ਆਮਦਨੀ ਨਹੀਂ ਹੁੰਦੀ ਬਲਕਿ ਬੀ ਵੈਕਸ ਵੀ ਆਮਦਨੀ ਦਾ ਇਕ ਬਹੁਤ ਵੱਡਾ ਮਾਧਿਅਮ ਹੈ ਫਾਰਮਾ ਇੰਡਸਟਰੀ ਫੂਡ ਇੰਡਸਟਰੀ ਟੈਕਸਟਾਈਲ ਅਤੇ ਕਾਸਮੈਟਿਕ ਇੰਡਸਟਰੀ ਹਰ ਜਗ੍ਹਾ ਬੀ ਵੈਕਸ ਦੀ ਡਿਮਾਂਡ ਹੈ ਸਾਡਾ ਦੇਸ਼ ਫਿਲਹਾਲ ਬੀ ਵੈਕਸ ਆਯਾਤ ਕਰਦਾ ਹੈ ਲੇਕਿਨ ਸਾਡੇ ਕਿਸਾਨ ਹੁਣ ਇਹ ਸਥਿਤੀ ਤੇਜ਼ੀ ਨਾਲ ਬਦਲ ਰਹੇ ਹਨ ਯਾਨੀ ਇਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਮੁਹਿੰਮ ਵਿੱਚ ਮਦਦ ਕਰ ਰਹੇ ਹਨ ਅੱਜ ਤਾਂ ਪੂਰੀ ਦੁਨੀਆਂ ਆਯੁਰਵੇਦ ਅਤੇ ਨੈਚੁਰਲ ਹੈਲਥ ਪ੍ਰੋਡਕਟਸ ਵੱਲ ਵੇਖ ਰਹੀ ਹੈ ਅਜਿਹੇ ਸਮੇਂ ਹਨੀ ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਰਹੀ ਹੈ ਮੈਂ ਚਾਹੁੰਦਾ ਹਾਂ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀ ਖੇਤੀ ਦੇ ਨਾਲਨਾਲ ਬੀ ਫਾਰਮਿੰਗ ਨਾਲ ਵੀ ਜੁੜਨ ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧੇਗੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਮਿਠਾਸ ਵੀ ਆਏਗੀ

ਆਂਧਰ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਇਕ ਪ੍ਰੋਫੈਸਰ ਸ਼੍ਰੀਨਿਵਾਸ ਪਦਕਾਂਡਲਾ ਜੀ ਹਨ ਉਹ ਬਹੁਤ ਹੀ ਰੋਚਕ ਕੰਮ ਕਰ ਰਹੇ ਹਨ ਉਨ੍ਹਾਂ ਨੇ ਆਟੋਮੋਬਾਇਲ ਮੈਟਲ ਸਕ੍ਰੈਪ ਤੋਂ ਸਕਲਪਚਰਜ਼ ਸਕਲਪਚਰਸ ਬਣਾਏ ਹਨ ਉਨ੍ਹਾਂ ਵੱਲੋਂ ਬਣਾਏ ਗਏ ਇਹ ਵਿਸ਼ਾਲ ਸਕਲਪਚਰਜ਼ ਜਨਤਕ ਪਾਰਕਾਂ ਵਿੱਚ ਲਗਾਏ ਗਏ ਹਨ ਅਤੇ ਲੋਕ ਉਨ੍ਹਾਂ ਨੂੰ ਬਹੁਤ ਉਤਸ਼ਾਹ ਨਾਲ ਵੇਖ ਰਹੇ ਹਨ ਇਲੈਕਟ੍ਰੌਨਿਕ ਅਤੇ ਆਟੋਮੋਬਾਇਲ ਵਸਤੇ ਦੀ ਰੀਸਾਈਕਲਿੰਗ ਦਾ ਇਕ ਨਵਾਂ ਪ੍ਰਯੋਗ ਹੈ ਮੈਂ ਇਕ ਵਾਰ ਫਿਰ ਕੋਚੀ ਅਤੇ ਵਿਜੈਵਾੜਾ ਵਿੱਚ ਹੋ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਹੋਰ ਲੋਕ ਵੀ ਅਜਿਹੀਆਂ ਕੋਸ਼ਿਸ਼ਾਂ ਵਿੱਚ ਅੱਗੇ ਆਉਣਗੇ

ਸਾਥੀਓ ਇਸ ਦੌਰਾਨ 4 ਅਪ੍ਰੈਲ ਨੂੰ ਦੇਸ਼ ਈਸਟਰ ਵੀ ਮਨਾਏਗਾ ਜੇਸਸ ਕ੍ਰਿਸਟ ਦੇ ਪੁਨਰ ਜੀਵਨ ਦੇ ਤਿਓਹਾਰ ਦੇ ਰੂਪ ਵਿੱਚ ਈਸਟਰ ਦਾ ਤਿਓਹਾਰ ਮਨਾਇਆ ਜਾਂਦਾ ਹੈ ਸੰਕੇਤਕ ਰੂਪ ਵਿੱਚ ਕਹੀਏ ਤਾਂ ਈਸਟਰ ਜੀਵਨ ਦੀ ਨਵੀਂ ਸ਼ੁਰੂਆਤ ਨਾਲ ਜੁੜਿਆ ਹੋਇਆ ਈਸਟਰ ਉਮੀਦਾਂ ਦੇ ਪੁਨਰ ਜੀਵਿਤ ਹੋਣ ਦਾ ਪ੍ਰਤੀਕ ਹੈ
ਓਨ ਥਿਸ ਹੋਲੀ ਐਂਡ ਆਸਪੀਸ਼ੀਅਸ ਓਕੇਸ਼ਨ ਆਈ ਗ੍ਰੀਟ ਨੋਟ ਓਨਲੀ ਥੇ ਕ੍ਰਿਸਟੀਅਨ ਕਮਿਊਨਿਟੀ ਆਈਐਨ ਇੰਡੀਆ ਬਟ ਅਲਸੋ ਕ੍ਰਿਸਟੀਅਨਜ਼ ਗਲੋਬਲੀ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮਨ ਕੀ ਬਾਤ ਵਿੱਚ ਅਸੀਂ ਅੰਮ੍ਰਿਤ ਮਹੋਤਸਵ ਅਤੇ ਦੇਸ਼ ਦੇ ਲਈ ਆਪਣੇ ਫਰਜ਼ਾਂ ਦੀ ਗੱਲ ਕੀਤੀ ਅਸੀਂ ਹੋਰ ਪੁਰਬਾਂ ਅਤੇ ਤਿਓਹਾਰਾਂ ਦੀ ਵੀ ਚਰਚਾ ਕੀਤੀ ਇਸੇ ਦੌਰਾਨ ਇਕ ਹੋਰ ਤਿਓਹਾਰ ਆਉਣ ਵਾਲਾ ਹੈ ਜੋ ਸਾਡੇ ਸੰਵਿਧਾਨਿਕ ਅਧਿਕਾਰਾਂ ਅਤੇ ਫ਼ਰਜ਼ਾਂ ਦੀ ਯਾਦ ਦਿਵਾਉਂਦਾ ਹੈ ਉਹ ਹੈ 14 ਅਪ੍ਰੈਲ ਡਾ
ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ ਇਸ ਵਾਰੀ ਅੰਮ੍ਰਿਤ ਮਹੋਤਸਵ ਵਿੱਚ ਤਾਂ ਇਹ ਮੌਕਾ ਹੋਰ ਵੀ ਖਾਸ ਬਣ ਗਿਆ ਹੈ ਮੈਨੂੰ ਵਿਸ਼ਵਾਸ ਹੈ ਕਿ ਬਾਬਾ ਸਾਹਿਬ ਦੀ ਇਸ ਜਨਮ ਜਯੰਤੀ ਨੂੰ ਅਸੀਂ ਜ਼ਰੂਰ ਯਾਦਗਾਰ ਬਣਾਵਾਂਗੇ ਆਪਣੇ ਫਰਜ਼ਾਂ ਦਾ ਸੰਕਲਪ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਵਾਂਗੇ ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਰਵਤਿਓਹਾਰਾਂ ਦੀਆਂ ਇਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ ਤੁਸੀਂ ਸਾਰੇ ਖੁਸ਼ ਰਹੋ ਸਿਹਤਮੰਦ ਰਹੋ ਅਤੇ ਖੂਬ ਖੁਸ਼ੀ ਮਨਾਓ ਇਸੇ ਕਾਮਨਾ ਦੇ ਨਾਲ ਫਿਰ ਤੋਂ ਯਾਦ ਦਿਵਾਉਂਦਾ ਹਾਂ ਦਵਾਈ ਭੀ ਕੜਾਈ ਭੀ
ਬਹੁਤਬਹੁਤ ਧੰਨਵਾਦ